C ਅਤੇ C ਵਿਚ ਲੋਜੀਕਲ ਅੋਪਰੇਟਰਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਲੋਜੀਕਲ ਅੋਪਰੇਟਰਸ ਜਿਵੇਂ ਕਿ ਅਤੇ ਲੋਜੀਕਲ ਐਂਡ ਜਿਵੇਂ ਕਿ ਐਕਸਪ੍ਰੇਸ਼ਨ1 ਐਕਸਪ੍ਰੇਸ਼ਨ2 ਲਾਜੀਕਲ ਆਪਰੇਟਰਜ਼ ਲਾਈਕ ਲਾਜੀਕਲ ਐਂਡ ਈਜੀ
ਐਕਸਪ੍ਰੈਸ਼ਨ1 ਐਕਸਪ੍ਰੈਸ਼ਨ2 ਲੋਜੀਕਲ ਅੋਰ ਜਿਵੇਂ ਕਿ ਐਕਸਪ੍ਰੇਸ਼ਨ1 ।। ਐਕਸਪ੍ਰੇਸ਼ਨ2 ਈਜੀ
ਐਕਸਪ੍ਰੈਸ਼ਨ1 ।। expression2 ਲੋਜੀਕਲ ਨੋਟ
ਲਾਜੀਕਲ ਨੋਟ ਜਿਵੇਂ ਕਿਐਕਸਪ੍ਰੇਸ਼ਨ1 ਈਜੀ ਅਸੀਂ ਇਹ ਉਦਾਹਰਣ ਦੀ ਮੱਦਦ ਨਾਲ ਕਰਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੀ ਹਾਂ ਊਬੰਤੂ 1110 ਉਬੁੰਟੂ 1110 ਊਬੰਤੂ ਤੇ ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461 ਜੀਸੀਸੀ ਐਂਡ ਜੀ ਕੰਪਾਈਲਰ ਵਰਜ਼ਨ 461 ਓਨ ਉਬੁੰਟੂ ਆਉ ਅਸੀਂ ਲੋਜੀਕਲ ਅੋਪਰੇਟਰਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ
C ਅਤੇ C ਵਿਚ ਕੋਈ ਵੀ ਵੈਲਯੂ ਜੋ 0 ਨਹੀਂ ਹੈ ਸਹੀ ਹੁੰਦੀ ਹੈ ਨੋਨ ਜ਼ੀਰੋ ਦਾ ਮਤਲਬ ਸਹੀ ਹੈ
ਨੋਨ ਜ਼ੀਰੋ ਸਹੀ ਨੋਨ ਜ਼ੇਰੋ ਟਰੂ ਜ਼ੀਰੋ ਦਾ ਅਰਥ ਹੈ ਗਲਤ ਜ਼ੀਰੋ ਗਲਤ ਜ਼ੇਰੋ ਐਕਸਪਰੈਸ਼ਨਸ ਜਿਨ੍ਹਾਂ ਵਿਚ ਲੋਜੀਕਲ ਅੋਪਰੇਟਰਸ ਵਰਤੇ ਜਾਂਦੇ ਹਨ ਸਹੀ ਲਈ 1 ਅਤੇ ਗਲਤ ਲਈ ਰਿਟਰਨ 0 ਦਿੰਦੇ ਹਨ
ਹੁਣ ਮੈਂ ਉਦਾਹਰਣ ਦੀ ਮਦਦ ਨਾਲ ਲੋਜੀਕਲ ਅੋਪਰੇਟਰਸ ਨੂੰ ਦਸਾਂਗੀ
ਇਥੇ ਸੀ ਵਿਚ ਲੋਜੀਕਲ ਅੋਪਰੇਟਰਸ ਲਈ ਪ੍ਰੋਗਰਾਮ ਹੈ
ਮੇਨ ਬਲੋਕ ਦੇ ਅੰਦਰ ਇਹ ਸਟੇਟਮੈਂਟ ਵੈਰੀਏਬਲਸ ਏ ਬੀ ਅਤੇ ਸੀ ਨੂੰ ਇੰਟੀਜ਼ਰ ਘੋਸ਼ਿਤ ਕਰਦੀ ਹੈ
ਪ੍ਰਿੰਟਫ ਸਟੇਟਮੈਂਟ ਯੂਜ਼ਰ ਨੂੰ ਏ ਬੀ ਅਤੇ ਸੀ ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ
ਸਕੈਨਫ ਸਟੇਟਮੈਂਟ ਵੈਰੀਏਬਲਸ ਏ ਬੀ ਅਤੇ ਸੀ ਲਈ ਯੂਜ਼ਰ ਇਨਪੁਟ ਲਏਗੀ
ਇਥੇ ਅਸੀਂ ਗਰੇਟੇਸਟ ਲੱਭਣ ਲਈ ਏ ਦੀ ਵੈਲਯੂ ਨੂੰ ਬੀ ਅਤੇ ਸੀ ਨਾਲ ਕੰਪੇਏਰ ਕਰ ਰਹੇ ਹਾਂ
ਇਕੋ ਵਾਰੀ ਕੰਪੇਏਰ ਕਰਨ ਲਈ ਅਸੀਂ ਲੋਜੀਕਲ ਐਂਡ ਅੋਪਰੇਟਰਸ ਇਸਤੇਮਾਲ ਕਰਾਂਗੇ
ਇਥੇ ਲੋਜੀਕਲ ਐਂਡ ਨੂੰ ਸਹੀ ਵੈਲਯੂ ਰਿਟਰਨ ਦੇਣ ਲਈ ਇਸ ਦੀਆਂ ਸਾਰੀਆਂ ਕੰਡੀਸ਼ਨਸ ਸਹੀ ਹੋਣੀਆਂ ਚਾਹੀਦੀਆਂ ਹਨ
ਇਹ ਗਲਤ ਕੰਡੀਸ਼ਨ ਮਿਲਣ ਤੇ ਅੱਗੇ ਐਕਸਪਰੈਸ਼ਨ ਇਵੈਲਯੂਏਟ ਐਕਸਪ੍ਰੈਸ਼ਨ ਇਵੈਲੂਏਟ ਨਹੀਂ ਕਰਦਾ
ਇਸ ਲਈ ਐਕਸਪਰੈਸ਼ਨ ਏਜੀਟੀਸੀ ਤਾਂ ਹੀ ਇਵੈਲਯੂਏਟ ਹੋਏਗਾ ਜੇ ਏਜੀਟੀਬੀ ਸਹੀ ਹੈ
ਜੇ ਏ b ਤੋਂ ਘਟ ਹੋਏਗਾ ਤਾਂ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੋਏਗਾ
ਇਹ ਤਾਂ ਹੀ ਇਵੈਲਯੂਏਟ ਹੋਏਗੀ ਜੇ ਪਹਲੀ ਕੰਡੀਸ਼ਨ ਸਹੀ ਹੋਏਗੀ
ਅੱਗੇ ਬੀਜੀਟੀਸੀ ਇਵੈਲਯੂਏਟ ਹੋਏਗਾ
ਜੇ ਕੰਡੀਸ਼ਨ ਸਹੀ ਹੈ ਤਾਂ ਸਕਰੀਨ ਤੇ ਆਏਗਾ b ਗਰੇਟੇਸਟ ਹੈ ਨਹੀਂ ਤਾਂ ਸਕਰੀਨ ਤੇ ਆਏਗਾ c ਗਰੇਟੇਸਟ ਹੈ ਹੁਣ ਅਸੀਂ ਲੋਜੀਕਲ ਅੋਰ ਅੋਪਰੇਟਰ ਤੇ ਆਉਂਦੇ ਹਾਂ
ਇਥੇ ਲੋਜੀਕਲ ਅੋਰ ਨੂੰ ਸਹੀ ਵੈਲਯੂ ਰਿਟਰਨ ਦੇਣ ਲਈ ਇਸ ਦੀ ਕੋਈ ਵੀ ਇਕ ਕੰਡੀਸ਼ਨ ਸਹੀ ਹੋਣੀ ਚਾਹੀਦੀ ਹੈ
ਸਹੀ ਕੰਡੀਸ਼ਨ ਮਿਲਣ ਤੇ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੁੰਦਾ
ਇਸ ਲਈ ਜੇ a ਜ਼ੇਰੋ ਹੈ ਤਾਂ ਬਾਕੀ ਦੇ ਦੋ ਐਕਸਪਰੈਸ਼ਨਸ ਇਵੈਲਯੂਏਟ ਐਕਸਪ੍ਰੈਸ਼ਨਜ਼ ਇਵੈਲੂਏਟ ਨਹੀਂ ਹੋਣਗੇ
ਇਹ ਪ੍ਰਿੰਟਫ ਸਟੇਟਮੈਂਟ ਐਕਜ਼ੀਕਿਯੂਟ ਹੋਏਗੀ ਜੇ ਏ b ਜਾ ਸੀ 0 ਹੋਣਗੇ
ਪ੍ਰੋਗਰਾਮ ਦੇ ਅੰਤ ਤੇ ਆ ਰਹੇ ਹਾਂ
ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟ ਐਂਡਿੰਗ ਕਰਲੀ ਬ੍ਰੈਕਟ ਹੁਣ ਪ੍ਰੋਗਰਾਮ ਸੇਵ ਕਰੋ
ਇਸਨੂੰ ਐਕਸਟੈਨਸ਼ਨਸੀ ਐਕਸਟੈਂਸ਼ਨ ਸੀ ਨਾਲ ਸੇਵ ਕਰੋ
ਮੈਂ ਆਪਣੀ ਫਾਈਲ ਲੋਜੀਕਲc logicalਸੀ ਨਾਮ ਨਾਲ ਸੇਵ ਕੀਤੀ ਹੈ Ctrl Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ
ਕੰਪਾਇਲ ਕਰਨ ਲਈ ਕੋਡ ਜੀਸੀਸੀ logicalਸੀ o ਲੋਗ ਟਾਈਪ ਕਰੋ
ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ log ਟਾਈਪ ਕਰਕੇ ਐਂਟਰ ਦਬਾਉ
ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ ਆਉਟਪੁਟ ਇੰਝ ਦਿਸੇਗੀ160 c ਗਰੇਟੇਸਟ ਹੈ ਸੀ ਆਈਐਸ ਗ੍ਰੇਟੈਸਟ b ਅਤੇ c ਦਾ ਗੁਣਨਫਲ ਜ਼ੀਰੋ ਹੈ ਥੇ ਪ੍ਰੋਡਕਟ ਓਐਫ ਏ ਬੀ ਐਂਡ ਸੀ ਆਈਐਸ ਜ਼ੇਰੋ ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ ਅੱਲਗ ਸੈਟਸ ਆਫ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ
ਹੁਣ ਆਉ ਇਸੀ ਪ੍ਰੋਗਰਾਮ ਨੂੰ C ਵਿਚ ਲਿਖੀਏ ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਅਤੇ ਤੁਹਾਨੂੰ ਦਿਖਾ ਦਿੰਦੀ ਹਾਂ
C ਦਾ ਕੋਡ ਇਹ ਹੈ
ਹੁਣ ਇਸੇ ਪ੍ਰੋਗਰਾਮਨੂੰ C ਵਿਚ ਲਿਖਣ ਲਈ ਅਸੀਂ ਕੁਝ ਬਦਲਾਉ ਕਰਾਂਗੇ
ਇਥੇ ਹੈਡਰ ਫਾਈਲ ਚ ਬਦਲਾਉ ਹੈ
ਯੂਜ਼ੀਂਗ ਸਟੇਟਮੈਂਟ ਇਸਤੇਮਾਲ ਕੀਤੀ ਗਈ ਹੈ
ਆਉਟਪੁਟ ਅਤੇ ਇਨਪੁਟ ਸਟੇਟਮੈਂਟਸ ਵਿਚ ਵੀ ਅੰਤਰ ਹੈ
ਇਥੇ ਵੀ ਅੋਪਰੇਟਰਸ ਉਂਝ ਹੀ ਚਲਦੇ ਹਨ ਜਿਵੇਂ ਕਿ C ਵਿਚ
ਸੇਵ ਤੇ ਕਲਿਕ ਕਰੋ
ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ cpp ਨਾਲ ਹੋਈ ਹੇ
Ctrl Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ
ਕੰਪਾਇਲ ਕਰਨ ਲਈ g logicalਸੀਪੀਪੀ o ਲੋਗ1 ਟਾਈਪ ਕਰੋ
ਐਕਜ਼ੀਕਿਯੂਟ ਕਰਨ ਲਈ log1 ਟਾਈਪ ਕਰੋ
ਐਂਟਰ ਦਬਾਉ
ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਪ੍ਰੋਗਰਾਮ ਵਿਚ ਸੀ
ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ ਅੱਲਗ ਸੈਟਸ ਆਫ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ
ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ
ਐਡੀਟਰ ਤੇ ਵਾਪਸ ਆਉ
ਮੰਨ ਲਉ ਇਥੇ ਅਸੀਂ ਬਰੈਕਟਸ ਭੁੱਲ ਜਾਂਦੇ ਹਾਂ ਇਹ ਅਤੇ ਇਹ ਡਿਲੀਟ ਕਰ ਦਿਉ
ਆਉ ਵੇਖੀਏ ਕੀ ਹੁੰਦਾ ਹੈ ਪ੍ਰੋਗਰਾਮ ਸੇਵ ਕਰੋ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ
ਅਸੀਂ ਗਲਤੀ ਵੇਖਦੇ ਹਾਂ160 ਐਕਸਪੈਕਟਿਡ ਆਈਡੈਂਟੀਫਾਇਰ ਬਿਫੋਰਟੋਕਨ ਐਕਸਪੈਕਟਿਡ ਆਈਡੈਂਟੀਫਾਇਰ ਬੇਫੋਰ ਟੋਕੇਨ ਇਹ ਇਸ ਲਈ ਹੇ ਕਿਉਂਕਿ ਇਥੇ ਸਾਡੇ ਕੋਲ ਦੋ ਅੱਲਗ ਅੱਲਗ ਐਕਸਪਰੈਸ਼ਨਸ ਹਨ
ਅਸੀਂ ਇਹਨਾਂ ਨੂੰ ਐਂਡ ਅੋਪਰੇਟਰ ਇਸਤੇਮਾਲ ਕਰਦਿਆਂ ਇਕ ਐਕਸਪਰੈਸ਼ਨ ਦੀ ਤਰ੍ਹਾਂ ਇਵੈਲਯੂਏਟ ਕਰਨਾ ਹੈ
ਆਉ ਪ੍ਰੋਗਰਾਮ ਤੇ ਵਾਪਸ ਚਲੀਏ ਅਤੇ ਗਲਤੀ ਠੀਕ ਕਰੀਏ
ਆਉ ਇਥੇ ਅਤੇ ਇਥੇ ਬਰੈਕਟਸ ਪਾ ਦਈਏ
ਸੇਵ ਤੇ ਕਲਿਕ ਕਰੋ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ
ਹੁਣ ਇਹ ਠੀਕ ਚਲ ਰਿਹਾ ਹੈ
ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ
ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਲੋਜੀਕਲ ਐਂਡ ਈਜੀ
ਏ ਬੀ ਏ ਸੀ ਲਾਜੀਕਲ ਐਂਡ ਈਜੀ
ਏ ਬੀ ਏ ਸੀ ਲੋਜੀਕਲ ਅੋਰ ਈਜੀ
ਏ 0 ।। ਬੀ 0 ।। ਸੀ 0 ਅਸਾਈਨਮੈਂਟ ਇਕ ਪ੍ਰੋਗਰਾਮ ਲਿਖੋ ਜੋ ਯੂਜ਼ਰ ਤੋਂ ਦੋ ਨੰਬਰਸ ਦੀ ਇਨਪੁਟ ਲਵੇ
ਨੋਟ ਅੋਪਰੇਟਰ ਦੀ ਵਰਤੋਂ ਨਾਲ ਚੈਕ ਕਰੋ ਕਿ ਦੋਨੋ ਨੰਬਰ ਇਕੁਅਲ ਹਨ ਜਾਂ ਨਹੀਂ
Hint ਏ ਬੀ ਨੀਚੇ ਦੱਸੇ ਗਏ ਲਿੰਕ ਤੇ ਉਪਲੱਭਦ ਵੀਡੀਊ ਵੇਖੋ
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ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
ਜਿਆਦਾ ਜਾਣਕਾਰੀ ਲਈ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਸ਼ਾਮਲ ਹੋਣ ਲਈ ਧੰਨਵਾਦ